ਮੇਰੇ pores ਦੇ ਥੋੜਾ ਵਿੱਚ ਚੱਲ ਜਾਂਦਾ ਵਾ

ਮੈਂ ਬੱਚਿਆਂ ਨੂੰ ਜੇ ਸਮਝਾਨੀ ਆ ਨਾ oily skin ਫੇਰ ਆਪਣਾ example ਦੇ ਕੇ ਸਮਝਾਨੀ ਹੁੰਨੀ ਆਂ

ਤਾਂ tissue ਤੇ ਵੀ ਆ ਜਾਂਦਾ ਹੋਣਾ ਨਾ ਜਦੋਂ ਤੁਸੀਂ tissue ਰੱਖਦੇ ਹੋਣੇ

ਮੈਂ

skin ਦੀ ਆਪਣੇ ਹੀ ਮੈਂ ਕਹਿਨੀ ਹੁਨੀ ਆਂ oily skin ਦੇਖਣੀ ਏ ਮੇਰਾ ਦੇਖਲੋ face

ਹੁਣ ਆ mama earth ਦੇ ਵੀ ਕਿੰਨੇ ਇੰਨਾ ਨੇ ਕੀਤੇ ਏ launch ਨਵੇਂ

ਹਾਂ ਉਹ ਨੀ ਮੈਂ ਉਹਦਾ ਤਾਂ face pack use ਕੀਤਾ ਹੋਇਆ Ubtan ਦਾ

ਹਾਂ result ਵੀ ਵਧੀਆ ਉਹਦਾ ਅੱਛਾ ਲੱਗਾ ਮੈਨੂੰ

ਇਹ ਵੀ hair ਤੇ ਵੀ ਆ ਜਾਂਦਾ ਵਾ oil ਬਹੁਤ

ਤੁਹਾਡੀ skin ਦਾ texture ਈ oily ਏ ਨਾ

oily ਬਹੁਤ ਆ ਵੀ ਮੇਂ ਤਾਂ ਸਾਰੇ ਕਹੁਗੇ ਸੋਹਣੀ ਬਹੁਤ ਲੱਗਦੀ glow ਕਰਦੀ ਮੈਂ ਆਪਣੇ ਹੱਥਾ ਨਾਲ ਸਾਫ਼ ਕਰਦੀ ਰਹਿਣੀ ਆਂ

ਸਹੀ ਗੱਲ ਏ ਉਹ ਦੂਰੋਈ ਸਭਾਸੀ ਭਵਨ ਆ ਉਹ ਇੱਦਾਂ ਹੀ ਹੁੰਦਾ

ਕਹਿ ਰਹੀ ਆ ਵੀ sebaceous glands ਜਿਆਦਾ active ਆ ਮੇਰੇ face ਤੇ

ਮੈ ਕਹਿ ਹੁੰਨੀ ਆ ਵੀ ਜਿਹਨੂੰ ਜਿਹਨੂੰ oil ਚਾਹੀਦਾ ਮੇਰੇ ah ਲੈਲੋ ਮੇਰੇ ਕੋਲੋ ਹਾਂ ਸਹੀ ਗੱਲ ਏ ਉਹੀ ਨਾ ਸਾਡੀ ਜਿਹੜੀ first

ਬਿਲਕੁਲ ਬਿਲਕੁਲ ਉਹੀ ਨਹੀਂ ਨਾ ਹੁੰਦੀ

ਚਮੜੀ ਦੀਆਂ epidermis dermis ਤੇ hypodermis epidermis ਤਾਂ ਆਪਾਂ treat ਕ਼ਰ ਸਕਦੇ ਆਂ

ਤੁਹਾਡੀ ਵੀ oily ਏ ਮੈਨੂੰ ਵੀ ਕਦੀ ਕਦੀ oily ਲੱਗਦੀ ਕਦੇ ਕਦੇ dry ਸੋਚ ਰਹੀ ਸੀ ਮੈਂ ਮੈਂ ਕਿਹਾ combination ਹੀ ਹੋਣੀ ਮੇਰੀ

ਤੇ bio ਦਾ ਜਿੱਦਾਂ ਮੈਂ ਪਹਿਲੇ ਲਗਾਂਦੀ ਸੀਗੀ tree tree ਵਾਲਾ

ਬਾਕੀ ਜੋ set ਬਿਹ ਜਾਵੇ ਉਹੀ ਸਹੀ ਏ

ਮੈਂ ਕਿਹਾ ਕਈ ਵਾਰੀ ਇੱਦਾਂ ਹੁੰਦਾ ਆਪਾਂ ਲਗਾਤਾਰ ਇੱਕੋ ਹੀ use ਕਰਦੇ ਰਹਿੰਦੇ ਆ

ਕੀ ਹੁਣ change ਕਰਨ ਲੱਗੇ ਆਂ ਤੇ ਹੁਣ ਕੋਈ ਉਹ ਨਾ ਹੋਜੇ

hm ਬਿਲਕੁਲ ਬਿਲਕੁਲ

ਬਿਲਕੁਲ ਬਿਲਕੁਲ ਜਿਹੜੇ ਮੇਰੇ open pose ਏ ਇੰਨੀ problem ਏ ਦੇਖੋ ਮੇਰੀ open pose ਦੀ ਹੁਣ ਮੈਨੂੰ ਸਮਝ ਈ ਨਹੀਂ ਆਂਦਾ ਕੀ ਵੀ ਇਹਨੂੰ ਮੈਂ ਕਰਾਂ ਕੀ

ਤੁਹਾਨੂੰ ਦੱਸਿਆ time ਈ ਨਹੀਂ ਮਿਲਦਾ ਹਾਂ scrubbing ਕ਼ਰ ਕੇ ਦੇਖਲੂੰਗੀ

hm scrubbing ਕ਼ਰ ਕੇ ਦੇਖੁਗੀ

pack ਦਾ ਕਰਦੇ ਓ ਨਾ ਫੇਰ ਤੁਸੀਂ Ubtan ਵਾਲਾ ਲੈ ਕੇ ਦੇਖੋ mama earth ਦਾ

ਨਹੀਂ black ਨੀ ਜਿੱਦਾਂ ਛੇਕ ਛੇਕ ਨੀ ਹੁੰਦੇ face ਤੇ

in the sense ਜਿੱਦਾਂ ਛੇਕ ਛੇਕ ਹੁੰਦੇ ਆ

ਜਿਹੜੀਆਂ ਨਾ ਜਿੱਥੇ ਆਪਾਂ blush blush ਕਰਦੇ ਆਂ